ਆਪਣੇ ਇਲਾਕੇ ਦਾ ਅਤੇ ਆਪਣੇ ਪਾਉਣ ਪਾਣੀ ਦਾ ਸਬ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੈ ਇਕ ਹੋਰ ਇਹ ਵੀ ਗੱਲ ਹੈ ਕਿ ਫਸਲਾਂ ਦੇ ਬਦਲਾਵ ਕਿਸਾਨ ਨੂੰ ਆਪਣੇ ਪੱਧਰ ਤੇ ਕਰਨੇ ਚਾਹੀਦੇ ਹਨ ਪਰ ਇਸ ਜੋ ਨਵੇਂ ਯੁਗ ਦੀ ਅਸੀਂ ਗੱਲ ਕਰ ਲਇਏ ਤਾਂ science ਵੀ ਇਸ ਵੱਲ ਪੂਰਾ ਧਿਆਨ ਦੇ ਰਹੀ ਹੈ ਨਵੀਆਂ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿ ਫਸਲਾਂ ਦਾ ਮੁਨਾਫ਼ਾ ਵੀ ਵੱਧ ਕਰ ਸਕੀਏ ਮੈ ਤੁਹਾਨੂੰ ਪੰਜਾਬ ਦੀ ਸਬ ਤੋਂ ਵੱਡੀ university ਪੰਜਾਬ agriculture university ਲੁਧਿਆਣਾ ਬਾਰੇ ਦੱਸ ਦੇਣਾ ਚਾਹੁਣਾ ਹਾਂ ਕਿ ਉਸ ਨੇ ਕਿਸਾਨਾਂ ਨੂੰ ਬੜੇ ਵਧੀਆ ਪੱਧਰ ਦੇ ਅਤੇ ਬੜੇ ਨਵੇਂ ਤੌਰ ਤਰੀਕੇ ਦੇ ਬੀਜ ਦਿੱਤੇ ਹਨ ਤਾਂ ਜੋ ਕਿਸਾਨ ਆਪਣੀ ਫਸਲ ਵੱਧ ਤੋਂ ਵੱਧ ਬੀਜ ਸਕੇ ਅਤੇ ਸਬਤੋਂ ਵੱਧ ਤੋਂ ਵੱਧ ਮੁਨਾਫ਼ਾ ਲੈ ਸਕੇ ਪੰਜਾਬ ਵਿਚ ਅਕਸਰ ਆਪਾਂ ਦੇਖਦੇ ਹਾਂ ਕਿ ਦੋ ਹੀ ਫਸਲਾਂ ਪਰ~ ਪ੍ਰਚਲਤ ਹਨ ਜ਼ਆਦਾਤਰ ਇਲਾਕਿਆਂ ਵਿਚ ਇਕ ਕਣਕ ਹੈ ਅਤੇ ਦੂਜੀ ਝੋਨਾ ਹੈ ਕਣਕ ਦੀ ਆਪਾਂ ਗੱਲ ਕਰ ਲਇਏ ਤਾਂ ਇਹ ਸਰਦੀ ਦੇ ਮੌਸਮ ਵਿਚ ਬੀਜੀ ਜਾਂਦੀ ਹੈ

ਇਹ ਕਰ ਰਹੀ ਹੈ ਕਿ ਉਹ ਝੋਨੇ ਦੀ ਜਗਾਹ ਤੇ ਜਿਵੇ ਕਿ ਮੱਕੀ ਦੀ ਫਸਲ ਅਤੇ ਇਸਦੇ ਨਾਲ ਹੋਰ ਦੀਆਂ ਜਿਵੇ ਕਿ ਬਾਜਰਾ ਪੰਜਾਬ ਵਿਚ ਬੀਜਿਆ ਜਾ ਸਕੇ ਕਿ ਤੁਸੀਂ ਦੱਸ ਸਕਦੇ ਹੋ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 ਜੇ ਆਪਾਂ ਮੌਸਮ ਦੇ ਹਿਸਾਬ ਨਾਲ ਫਸਲਾਂ ਦੀ ਵੰਡ ਕਰੀਏ ਤਾਂ ਸਰਦੀ ਵਿਚ ਅਲਗ ਤਰਾਹ ਦੀ ਫਸਲਾਂ ਬੀਜੀਆਂ ਜਾਂਦੀਆਂ ਹਨ ਅਤੇ ਗਰਮੀ ਦੇ ਵਿਚ ਅਲਗ ਤਰਾਹ ਦੀਆਂ ਫਸਲਾਂ ਬੀਜੀਆਂ ਜਿਵੇ ਆਪਾਂ ਸਰਦੀ ਦੀ ਗੱਲ ਕਰੀਏ ਤਾਂ ਸਰਦੀ ਵਿਚ ਕਣਕ, ਸਰੋਂ ਜਾਂ ਫਿਰ ਹੋਰ ਫਸਲਾਂ ਅਜਿਹੀਆਂ ਹਨ ਜੋ ਬੀਜੀਆਂ ਜਾਂਦੀਆਂ ਹਨ ਜੇ ਆਪਾਂ ਗਰਮੀਆਂ ਦੀ ਗੱਲ ਕਰੀਏ ਤਾਂ ਗਰਮੀ ਵਿਚ ਕੀ ਹੁੰਦਾ ਹੈ ਜ਼ਆਦਾਤਰ ਕਿਸਾਨ ਝੋਨੇ ਦੀ ਫਸਲ ਨੂੰ ਹੀ ਬੀਜਣਾ ਪਸੰਦ ਕਰਦੇ ਹਨ ਅਤੇ ਕਯੀ ਇਲਾਕੇ ਅਜਿਹੇ ਹਨ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 ਪਰਿਵਰਤਨ ਆ ਚੁਕਿਆ ਹੈ ਜੋ ਕਿ ਅੱਜਕੱਲ ਦੇ ਕਿਸਾਨ ਥੋੜੇ ਪੜ੍ਹੇ ਲਿਖੇ ਹਨ ਇਕ ਪੜ੍ਹਿਆ ਲਿਖਿਆ ਕਿਸਾਨ ਜੋ ਹੈ ਉਹ ਆਪਣੀ ਖੇਤੀ ਬਾੜੀ ਨੂੰ ਬੜੇ ਚੰਗੇ ਤਰੀਕੇ ਨਾਲ ਕਰਨਾ ਪਸੰਦ ਕਰਦਾ ਹੈ ਜਿਵੇ ਕਿ ਉਸ ਨੇ ਉਸ ਵਿਚ ਨਵੀ ਤਕਨੀਕ ਤੇ ਮਸ਼ੀਨੀ ਯੰਤਰਾਂ ਦੀ ਵਰਤੋਂ ਕਰਦਾ ਹੈ, ਉਸ ਦੇ ਅਲਾਵਾ ਰਸਾਇਣਿਕ ਖਾਦਾਂ ਦੀ ਵਰਤੋਂ ਕਰਦਾ ਹੈ, ਚੰਗੇ ਕਿਸਮ ਦੇ ਬੀਜਾਂ ਦੀ ਵਰਤੋਂ ਕਰਦਾ ਹੈ, ਤੇ ਆਪਾਂ ਜੇ ਦੂਸਰੇ ਪਾਸੇ ਦੇਖੀਏ ਤਾਂ ਜੋ ਕਿਸਾਨ ਅਪਨਪੜ੍ਹ ਹੈ ਉਹ ਕਿ ਕਰਦਾ ਹੈ ਉਹ ਆਪਣੀ ਫਸਲ ਪੁਰਾਣੇ ਤਰੀਕੇ ਨਾਲ ਹੀ ਉਗਾਉਂਦਾ ਹੈ ਉਸ ਵਿਚ ਪੁਰਾਣੇ ਤਰੀਕੇ ਦੀਆਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਤਾ ਹੈ ਉਸਨੂੰ ਵਾਈ ਦੇ ਲਯੀ ਪੁਰਾਣੇ ਤਰੀਕੇ ਦੇ ਯੰਤਰਾਂ ਦੀ ਵਰਤੋਂ ਕਰਦਾ ਹੈ ਤੇ ਜੇ ਇਕ ਪੜ੍ਹਿਆ ਲਿਖਿਆ ਕਿਸਾਨ ਹੈ ਉਸਨੇ ਉਸ ਵਿਚ ਕਯੀ ਜ਼ਿਆਦਾ ਮਸ਼ੀਨੀ ਯੰਤਰਾਂ ਦੀ ਵਰਤੋਂ ਕਰਦਾ ਹੈ, ਫਸਲਾਂ ਨੂੰ ਬੀਜਣ ਤੋਂ ਲੈ ਕੇ ਫਸਲਾਂ ਨੂੰ ਉਗਾਉਣ ਤੋਂ ਕਟਾਈ ਤਕ ਦਾ ਉਹ ਨਵੇਂ ਨਵੇਂ ਮਸ਼ੀਨੀ ਯੰਤਰਾਂ ਦੀ ਵਰਤੋਂ ਕਰਦਾ ਹੈ ਜਿਵੇ ਕਿ ਤੁਸੀਂ ਦੇਖਦੇ ਸੀ ਕਿ ਜਾਂ ਸੁਣਦੇ ਸੀ ਪੁਰਾਣੇ ਸਮੇ ਵਿਚ ਜੋ ਕਿਸਾਨ ਸੀ ਉਹ ਆਪਣੇ ਹੱਥ ਨਾਲ ਸਾਰੀ ਮੇਹਨਤ ਕਰਦਾ ਸੀ ਜਿਸ ਨਾਲ ਕਿ ਉਸਨੂੰ ਬਹੁਤ ਜ਼ਿਆਦਾ ਸਮੇ ਲਗਦਾ ਸੀ ਤੇ ਜੇ ਆਪਾਂ ਅਜਕਲ ਦੇ ਸਮੇ ਦੀ ਗੱਲ ਕਰੀਏ ਤਾਂ ਅਜਕਲ ਦੇ ਸਮੇ ਵਿਚ ਕਿਸਾਨ ਨੇ ਕੀ ਕਰਦਾ ਹੈ ਹਰ ਚੀਜ਼ ਮਸ਼ੀਨਾਂ ਦੀ ਸਹਾਇਤਾ ਨਾਲ ਕਰਦਾ ਹੈ ਫਸਲ ਨੂੰ ਬੀਜਣ ਤੋਂ ਲੈ ਕੇ ਫਸਲ ਨੂੰ ਕੱਟਣ ਤੱਕ ਮਸ਼ੀਨਾਂ ਦੀ ਵਰਤੋਂ ਕਰਦਾ ਹੈ ਜਿਵੇ ਕਿ ਫਸਲ ਨੂੰ ਬੀਜਣ ਦੇ ਲਯੀ Tractor ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਸਲ ਨੂੰ ਕੱਟਣ ਦੇ ਲਯੀ ਦੀ ਕਮਬਾਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਕਿ ਬਹੁਤ ਘਟ ਸਮੇ ਦੇ ਵਿਚ ਹੀ ਫਸਲ ਨੂੰ ਕੱਟ ਲਿਆ ਜਾਂਦਾ ਹੈ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਇਕ ਪੜ੍ਹਿਆ ਲਿਖਿਆ ਕਿਸਾਨ ਅਤੇ ਇਕ ਅਨਪੜ੍ਹ ਕਿਸਾਨ ਦੀ ਫਸਲ ਵਿਚ ਕਾਫੀ ਜ਼ਿਆਦਾ ਪਰਿਵਰਤਨ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

ਤੌਰ ਤਰੀਕੇ ਅਤੇ ਢੰਗ ਆਪਣੇ ਤਰੀਕੇ ਦੇ ਕਰਦਾ ਹੈ ਮੈ ਤੁਹਾਨੂੰ ਇਕ ਗੱਲ ਬਾਰ ਦੱਸਣਾ ਚਾਹੁੰਦਾ ਹਾਂ ਕਿ ਇਕ ਪਸ਼~ ਪੰਜਾਬ ਦੇ ਕਿਸਾਨ ਦੀ ਅਖਬਾਰ ਉਪਰ

ਪੰਜਾਬ ਦੇ ਗੁਰਦਾਸਪੁਰ ਇਲਾਕੇ ਦਾ ਰਹਿਨ ਵਾਲਾ ਸੀ ਉਸਨੇ ਦੱਸਿਆ ਹੈ ਕਿ ਉਸਨੇ ਖੇਤੀ ਬਾੜੀ ਦੇ ਨਵੇਂ ਨਵੇਂ ਢੰਗ ਕਿਵੇਂ ਅਤੇ ਕਿਵੇਂ ਕਿਵੇਂ ਨਵੇਂ ਨਵੇਂ ਤੌਰ ਤਰੀਕੇ ਅਪਣਾਏ ਸਨ

ਦੇ ਉਤਪਾਦਨ ਕਰ ਰਿਹਾ ਹਾਂ, ਕਿ ਮੈਨੂੰ ਸਾਰਾ ਸਾਲ ਲਗਾਤਾਰ ਆਮਦਨ ਹੁੰਦੀ ਰਹੇ ਅਤੇ ਮੈਨੂੰ ਕਿਸ ਵੀ ਤਰਾਹ ਦੀ ਕੋਈ ਸਮਸਿਆ ਨਾ ਆਵੇ ਤਾਂ ਜੋ ਮੈਨੂੰ ਸਾਰਾ ਸਾਲ ਇਹਨਾਂ ਫਸਲਾਂ ਤੋਂ ਅਤੇ ਇਹਨਾਂ ਹੋਰ ਕੀਤਿਆਂ ਤੋਂ ਮੈਨੂੰ ਆਮਦਨੀ ਹੁੰਦੀ ਰਹੇ ਮੈ ਤੁਹਾਨੂੰ ਇਕ ਹੋਰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਪੜ੍ਹਿਆ ਲਿਖਿਆ ਇਨਸਾਨ ਹੀ ਚੰਗੀ ਖੇਤੀ ਬਾੜੀ ਕਰ ਸਕਦਾ ਹੈ ਅਤੇ ਚੰਗੇ ਖੇਤੀ ਬਾੜੀ ਉਪਰ ਆਪਣੀਆਂ ਤਕਨੀਕਾਂ ਵਰਤ ਕੇ ਵਧੀਆ ਲਾਭ ਲੈ ਸਕਦਾ ਹੈ ਜੋ ਕਿ ਅਨਪੜ੍ਹ ਵਿਅਕਤੀ ਨਹੀਂ ਕਰ ਸਕਦਾ ਇਸ ਦੀ ਗੱਲ ਮੈ ਤੁਹਾਨੂੰ ਪਹਿਲੇ ਦੱਸ ਚੁਕਿਆ ਹਾਂ ਰਮੇਸ਼ ਸਿੰਘ ਕਿਸਾਨ ਦੀ ਗੱਲ ਹੈ ਮੈ ਤੁਹਾਨੂੰ ਇਹ ਵੀ ਸੁਝਾਅ ਦੇਣਾ ਚਾਹੁੰਦਾ ਹਾਂ, ਕਿ ਆਪਾਂ ਨੂੰ ਕਿਸਾਨਾਂ ਦੇ ਲਯੀ ਕੀ-ਕੀ

ਕੀ ਕੀ ਨਵੀਆਂ ਹੋਰ ਕਿਵੇਂ ਕਰ ਸਕਦੇ ਹਨ ਤੁਸੀਂ ਆਪਣਾ ਇਸ ਤੇ ਕੀ ਸੂਝ~ ਸੁਝਾਅ ਦੇਣਾ ਚਾਹੁੰਦੇ ਹੋ? ਜਿਵੇ ਕਿ ਆਪਾਂ ਗੱਲ ਕਰ ਰਹੇ ਹਾਂ ਖੇਤੀ ਬਾੜੀ ਦੇ ਉਪਰ ਖੇਤੀ ਬਾੜੀ ਇੱਕ ਅਜਿਹਾ ਕੀਤਾ ਹੈ ਜਿਸ ਵਿਚ ਕੀ ਕਿਸਾਨ ਨੂੰ ਆਪਣੀ ਫਸਲ ਜਦੋਂ ਕੱਟਣ ਤੋਂ ਬਾਅਦ ਹੀ ਪੈਸਾ ਮਿਲ ਪਾਂਦਾ ਹੈ ਅਤੇ ਜਿਵੇ ਤੁਸੀਂ ਕਹਿ ਰਹੇ ਸੀ ਕੀ ਹਰ ਕਿਸਾਨ ਨੂੰ ਆਪਣੇ ਖੇਤੀ ਬਾੜੀ ਦੇ ਨਾਲ ਨਾਲ ਕੋਈ ਨਾ ਕੋਈ ਕੀਤਾ ਅਜਿਹਾ ਅਪਨਾਨਾ ਚਾਹੀਦਾ ਹੈ ਜਿਸ ਨਾਲ ਕੀ ਉਸਨੂੰ ਪੂਰਾ ਸਾਲ ਆਮਦਨ ਹੁੰਦੀ ਰਹੇ ਜਿਵੇ ਕੀ ਤੁਸੀਂ ਕਹਿ ਰਹੇ ਸੀ ਕੀ ਪਸ਼ੂ ਪਾਲਣ ਮੁਰਗੀ ਪਾਲਣ ਜਾਂ ਮੱਛੀ ਪਾਲਣ ਇਹ ਅਜਿਹੇ ਕੀਤੇ ਹਨ ਜਿਸ ਨਾਲ ਕੀ ਕਿਸਾਨ ਨੂੰ ਰੋਜ਼ਾਨਾ ਕੁਝ ਨਾ ਕੁਝ ਆਮਦਨ ਹੁੰਦੀ ਹੀ ਰਹਿੰਦੀ ਹੈ ਕਿਉਂਕਿ ਫਸਲ ਤੋਂ ਆਮਦਨ ਤਾਂ ਓਦੋਂ ਹੀ ਹੋਣੀ ਹੈ ਜਦੋ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਲਯੀ ਕਿਸਾਨ ਨੂੰ ਆਪਣੇ ਰੋਜ਼ਾਨਾ ਜੀਵਨ ਨੂੰ ਚਲਾਉਣ ਦੇ ਲਯੀ ਪੈਸੇ ਦੀ ਲੋੜ ਤਾਂ ਪੈਂਦੀ ਹੀ ਰਹਿੰਦੀ ਹੈ ਇਸ ਲਯੀ ਕਿਸਾਨ ਨੂੰ ਪਸ਼ੂ ਪਾਲਣ, ਮੁਰਗੀ farm ਇਹਨਾਂ ਤੋਂ ਆਮਦਨ ਤਾਂ ਹੁੰਦੀ ਹੀ ਰਹਿੰਦੀ ਹੈ ਜਿਸ ਨਾਲ ਕੀ ਉਸ ਨੂੰ ਕਿਸੇ ਵੀ ਤਰਾਹ ਦੀ ਕੋਈ ਸਮਸਿਆ ਨਹੀਂ ਆਉਂਦੀ ਅਤੇ ਉਸ ਨੂੰ ਉਸਨੂੰ ਆਮਦਨ ਹੁੰਦੀ ਹੀ ਰਹਿੰਦੀ ਹੈ ਇਹ ਬਿਲਕੁਲ ਚੰਗੀ ਗੱਲ ਹੈ ਕੀ ਕਿਸਾਨ ਨੂੰ ਆਪਣੇ ਖੇਤੀ ਬਾੜੀ ਦੇ ਨਾਲ ਨਾਲ ਕੋਈ ਨਾ ਕੋਈ ਕੀਤਾ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਕੀ ਉਸ ਦੇ ਪਰਿਵਾਰ ਦੇ Member ਵੀ ਉਸ ਦੇ ਕੀਤੇ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੀ ਸਹਾਇਤਾ ਕਰ ਸਕਣ, ਅਤੇ ਆਪਣਾ ਧੰਦਾ ਵੀ ਪੂਰਾ ਕਰਦੇ ਰਹਿਣ ਕਿਉਂਕਿ ਕਿਸਾਨ ਇਕ ਅਜਿਹਾ ਹੈ ਜਿਸ ਨਾਲ ਕੀ ਉਸ ਦੀ ਰੋਜ਼ੀ ਰੋਟੀ ਦੇ ਨਾਲ ਉਸ ਦੇ ਪਰਿਵਾਰ ਦਾ ਪੂਰਾ ਹੀ ਸਮਰਥਨ ਰਹਿੰਦਾ ਹੈ ਕਿਉਂਕਿ ਪਰਿਵਾਰ ਦੇ ਜਿੰਨੇ ਵੀ member ਹੋਣਗੇ ਉਹ ਸਾਰੇ ਉਸ ਦੀ ਖੇਤੀ ਬਾੜੀ ਵਿਚ ਸਹਾਇਤਾ

ਔਰ ਮੈਂ ਹੂੰ ਜੈਸੇ ਹਾਂ ਚੰਡੀਗੜ੍ਹ ਸ਼ਹਿਰ ਹੈ ਯੇ ਬਹੁਤ ਅੱਛਾ place ਹੈਗਾ ਹੈ ਯੇਹ ਕਾਫ਼ੀ ਸਾਲ ਸੇ ਹੈ ਮਤਲਬ ਪੰਜਾਬ ਕੀ ਰਾਜਧਾਨੀ ਹੈ, ਪੰਜਾਬ ਹਰਿਆਣਾ ਕੀ ਔਰ ਇਹ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਯਹਾਂ ਪਰ ਮਤਲਬ ਕਾਫ਼ੀ ਅਹ ਸਾਫ਼ ਸੁਥਰਾ ਸ਼ਹਿਰ ਹੈ, ਪੇੜ ਪੌਦੇ ਲਗੇ ਹੋਏ greenery ਹੈ ਔਰ ਬਹੁਤ ਦੂਰ ਦੂਰ ਸੇ ਲੋਗ ਯਹਾਂ ਪੇ ਆਤੇ ਹੈ ਔਰ ਯਹਾਂ ਪਰ ਕਾਫ਼ੀ ਸਾਰੇ place ਹੈ place ਵੀ ਹੈ like ਜੈਸੇ ਗਾ~ rock garden ਹੋ ਗਿਆ lake ਹੋ ਗਿਆ ਇਹ

ਤੇ sector ਬਾ~ ਇੱਥੇ ਤਿੰਨ ਚਾਰ ਮਾਰਕਿਟਾਂ ਹੈ famous ਪੰਦਰਾਂ ਦੀ market ਹੋ ਗਈ ਸਤਾਈ ਦੀ market ਹੋ ਗਈ ਔਰ ਉੱਨੀ ਦੀ market ਹੋ ਗਈ ਇਹ ਸਾਰੀਆਂ famous ਨੇ ਤੇ ਜ਼ਿਆਦਾਤਰ ਲੋਕ ਬਾਈ 'ਚ ਜਾਣਾ ਪਸੰਦ ਕਰਦੇ ਨੇ ਕਿਉਂਕਿ ਉੱਥੇ variety ਵੀ ਬਹੁਤ ਵਧੀਆ ਮਿਲਦੀ ਹੈ ਔਰ fashionable ਕੱਪੜੇ ਵੀ ਮਿਲਦੇ ਹੈ ਤੇ ਦੂਜੇ number ਤੇ ਅੱਜ ਕੱਲ੍ਹ ਆਹ ਚੱਲ ਰਹੀ ਹੈ ਪੰਦਰਾਂ ਦੀ market ਉੱਥੇ ਬਹੁਤ fashionable ਕੱਪੜੇ ਮਿਲਦੇ ਹੈ ਕਿਉਂ~ ਕਿਉਂਕਿ ਉੱਥੇ university ਦੇ ਕੋਲ ਹੈ ਕੋਲ ਹੈ ਇਸ ਕਰਕੇ ਉੱਥੇ ਬਹੁਤ ਵਧੀਆ dresses ਮਿਲਦੇੇ ਹੈ ਤੇ ਵਧੀਆ price ਤੇ ਵੀ ਮਿਲਦੇ ਹੈ ਤੇ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 Waste material ਤੋਂ ਉੱਥੇ ਬਹੁਤ ਵਧੀਆ decoration ਕੀਤੀਆਂ ਹੋਈਆਂ ਬਹੁਤ ਵਧੀਆ ਚੀਜ਼ਾਂ ਬਣਾਈਆਂ ਹੋਈਆਂ ਨੇ ਤੇ ਪੰਜਾਬ ਦਾ culture ਵੀ ਦਿਖਾਇਆ ਹੋਇਆ ਉੱਥੇ ਕਿਵੇਂ ਲੋਕ ਰਹਿੰਦੇ ਸੀ ਉਹ ਸਾਰਾ ਕੁਛ ਏਦਾਂ ਉਸ ਤੋਂ ਥੋੜ੍ਹੀ ਦੂਰ ਹੀ ਅੱਗੇ ਸੁਖਨਾ lake ਹੈਗੀ ਜਾ ਕੇ ਉੱਥੇ ਮਤਲਬ ਲੋਕੀ boating ਕਰਦੇ ਹੈਗੇ ਸ਼ਾਮ ਨੂੰ relax ਕਰਦੇ ਨੇ ਤਾਂ ਤਾਂ ਫਿਰ ਉੱਥੇ ਮਤਲਬ ਵਧੀਆ ਹੈ boating ਕਰਨੀ 'ਚ ਵੀ ਮਜ਼ਾ ਆਉਂਦਾ ਹੈ, ਬੱਚੇੇ ਜੋ ਜ਼ਿਆਦਾਤਰ boating ਨੀ ਅਹ like ਕਰਦੇ ਪਸੰਦ ਕਰਦੇ ਹੈ, ਉੱਥੇ ਮਤਲਬ ਇੱਕ artist ਵੀ ਬੈਠਾ ਹੁੰਦਾ ਉਹ ਤੁਹਾਡੀ painting ਬਣਾਉਂਦਾ ਹੈ draw ਕਰਦਾ ਹੈ

ਤੇ ਉਹ fast food ਦਾ ਉੱਥੇ ਸਭ ਕੁਛ ਹੈਗਾ ਹੈ, ਤੇ ਅਹ buses service ਵੀ ਵਧੀਆ ਉੱਥੇ available ਹੈ ਵਧੀਆ ਆਪਣਾ ਮਤਲਬ ਉਹ ਜਿੰਨਾਂ ਕੋਲ ਆਪਣਾ vehicle ਨੀ ਹੈ personal vehicle ਨੀ ਹੈ ਉਹ ਬਸ 'ਚ ਵੀ ਜਾ ਸਕਦੇ ਨੇ ਉਹਦੇ ਕੋਲ ਹੀ high court ਵੀ ਹੈ ਤੇ high court ਵੀ ਉਹਦੇ ਕੋਲ ਹੀ ਹੈਗਾ ਮਤਲਬ ਚੰਡੀਗੜ੍ਹ ਦਾ ਸਭ ਤੋਂ main ਏਦਾਂ ਹੈ Rose garden ਵੀ ਬਹੁਤ ਵਧੀਆ ਜਿੱਦਾਂ ਕੀਤਾ ਹੋਇਆ ਮਤਲਬ ਉੱਥੇ ਝਰਨਾ ਵੀ ਹੈ ਇੱਕ ਹਨਾ ਔਰ ਉੱਥੇ ਵੀ ਹੈਗਾ ਕੀ ਕਹਿੰਦੇ ਝੂਲੇ ਵੀ ਨੇ। ਮੈਂ ਬਹੁਤ ਮਜ਼ਾ ਲਿੱਤੇ ਹੈ ਉੱਥੇ ਝੂਲੇ ਲਏ ਹੈ ਆਪਣੇ friends ਨਾਲ ਗਈ ਸੀ ਉੱਥੇ ਮਤਲਬ college ਤੋਂ ਗਏ ਸੀ ਕਾਫ਼ੀ time ਗਈ ਹਾਂ ਕਾਫ਼ੀ ਵਾਰ ਗਈ ਹਾਂ ਅੱਜ ਕੱਲ੍ਹ ਤਾਂ ਉੱਥੇ ਲੋਕੀ ਮਤਲਬ marriage ਵੀ ਕਰਨ ਲੱਗ ਗਏ ਹੈ ਆਪਣੇ ਬੱਚਿਆਂ ਦੀ, ਏਦਾਂ ਹੈਗਾ ਬਹੁਤ ਵਧੀਆ ਤੇ ਚੰਡੀਗੜ੍ਹ ਤਾਂ ਮਤਲਬ ਆਹ ਬਸ ਵਿੱਚ ਵੀ facilities ਬਹੁਤ, ਬਹੁਤ facilities ਮਿਲਦੀਆਂ ਇੱਥੇ ਬਹੁਤ ਮਤਲਬ other state ਤੋਂ ਵੀ ਬੱਚੇ ਬਹੁਤ ਆਉਂਦੇ ਹੈ ਇੱਥੇ ਇੱਥੇ ਚੰਡੀਗੜ੍ਹ university ਸਭ ਤੋਂ famous ਹੈਗੀ ਹੈ ਇੱਥੇ ਬਹੁਤ ਹੁੰਦਾ ਹੈ ਉਹ ਬਹੁਤ other state ਤੋਂ ਵੀ ਬੱਚੇ ਪੜ੍ਹਨ ਆਉਂਦੇ ਨੇ ਤੇ ਮਤਲਬ ਵਧੀਆ education ਹੈ ਇੱਥੇ job facilities ਵੀ ਬਹੁਤ ਨੇ ਇੱਥੇ ਵਧੀਆ ਨੌਕਰੀਆਂ ਮਿਲ ਜਾਂਦੀਆਂ ਨੇ ਬੱਚਿਆਂ ਨੂੰ ਤੇ ਮਤਲਬ ਇੱਥੇ ਬਹੁਤ ਵਧੀਆ ਹੈ ਅੱਜ ਕੱਲ੍ਹ ਔਰ ਚੰਡੀਗੜ੍ਹ ਵਿੱਚ ਬਸ stand ਵੀ ਬਹੁਤ ਬਹੁਤ famous ਨੇ ਜਿੱਦਾਂ ਅਮ ਹੋ ਗਿਆ, ਔਰ ਉਹ ਹੋ ਗਿਆ ਸਤਾਰਾਂ

ਉੱਥੇ ਫਿਰ ਕਹਿੰਦੇ ਵੀ ਅਸੀਂ ਦੇਖਿਆ ਹੈ ਬਹੁਤ ਵਧੀਆ ਮਤਲਬ ਪਾਰਕ ਵੀ ਹੈ ਉੱਥੇ lake ਵੀ ਹੈ entertainment ਲਈ ਵਧੀਆ ਹੈ ਤੇ ਚੰਡੀਗੜ੍ਹ ਸਾਫ਼ ਸੁਥਰਾ ਹੈ ਮਤਲਬ ਔਰ industrial area ਅਲੱਗ ਹੈਗਾ residential area ਅਲੱਗ ਹੈਗਾ ਇੱਥੇ ਮਤਲਬ ਵਧੀਆ ਹੈ ਏਦਾਂ ਸ਼ਾਂਤੀ ਹੈਗੀ ਏਦਾਂ ਨੀ ਹੈਗਾ ਕਿ ਹਾਂ ਰੌਲਾ ਜਾਂ ਰੱਪਾ ਹੈ ਮਤਲਬ ਵਧੀਆ ਹੈ ਜਿਵੇਂ foreign ਦੇਸਾਂ 'ਚ ਹੁੰਦਾ ਹੈ ਉਵੇਂ ਹੀ ਚੰਡੀਗੜ੍ਹ ਹੈ ਇੱਕ ਬਹੁਤ ਵਧੀਆ ਸ਼ਹਿਰ ਹੈ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਚੰਡੀਗੜ੍ਹ ਸਾਡਾ ਬਹੁਤ ਵਧੀਆ ਹੁਣ ਇੱਕ ਉੱਥੇ ਨਵਾਂ ਮਾਲ ਬਣਿਆ ਐਲਾਂਟੇ ਮਾਲ ਉਹ ਵੀ ਬੜਾ famous ਹੈਗਾ ਬਹੁਤ ਜਾਂਦੇ ਹੈ ਉੱਥੇ ਚਾਰ ਪੰਜ ਮੰਜਿਲਾ ਹੈ ਉਹਦੇ ਵਿੱਚ ਹਰ ਇੱਕ ਤਰ੍ਹਾਂ ਦੇ brand ਮਿਲਦੇ ਹੈ ਸਭ ਕੁਛ ਮਿਲਦਾ ਹੈ ਮਤਲਬ ਹਾ~ Food ਦੇ ਕਾ~ ਅਹ ਹੈਗੇ ਉੱਥੇ ਬੱਚਿਆਂ ਦੇ ਖੇਲਣ ਲਈ games ਵੀ ਨੇ ਬਹੁਤ ਬਹੁਤ ਬੱਚੇ enjoy ਕਰਦੇ ਨੇ ਮਤਲਬ ਆਪਾਂ ਹੋਰ ਬੰਦਾ ਉੱਥੇ ਜਾ ਕੇ bore ਨੀ ਹੁੰਦਾ ਚੱਲ ਰਹੇ ਹੁੰਦੇ ਨੇ ਆਪਣਾ ਵਧੀਆ time pass ਹੁੰਦਾ ਹੈ ਜਾ ਕੇ ਉੱਥੇ ਅੱਜ ਕੱਲ੍ਹ ਵੀ ਉੱਥੇ ਬਹੁਤ ਜਾਂਦੇ ਹੁਣ ਉੱਥੇ ਆਪਣਾ ਸਿਨੇਮਾ ਹਾਲ ਵੀ ਹੈ ਉੱਥੇ movie ਦੇਖ ਲੈਂਦੇ ਹੈ ਆਪਣੀ families ਨਾਲ time spent ਕਰ ਲੈਂਦੇ ਹੈ ਫਿਰ ਆਪਣਾ outing ਹੋ ਜਾਂਦੀ ਹੈ ਇੱਕ ਤਰ੍ਹਾਂ ਦੀ ਘਰਦਿਆਂ ਦੇ ਨਾਲ ਆਪਣਾ ਖਾਣ ਪੀਣ ਨੂੰ ਉਹਨੂੰ ਖਾ ਪੀਣ ਵੀ ਲੈ ਜਾਂਦੇ ਹੈ shopping ਵੀ ਹੋ ਜਾਂਦੀ ਹੈ ਸਭ ਤਰ੍ਹਾਂ ਦਾ ਕੰਮ ਹੋ ਜਾਂਦਾ ਹੈ ਉੱਥੇ ਏਦਾਂ ਹੈ ਔਰ

Club pub ਸਭ ਉੱਥੇ ਹੀ ਨੇ ਬਹੁਤ ਲੋਕ ਜਾਂਦੇ ਨੇ ਉੱਥੇ ਜਿਵੇਂ ਉਹ night 'ਚ ਜਿਹੜੇ ਬੱਚੇ night 'ਚ ਘੁੰਮਣਾ ਪਸੰਦ ਕਰਦੇ ਨੇ, ਮੁੰਡੇ ਜ਼ਿਆਦਾ ਜਾਂਦੇ ਨੇ, ਕੁੜੀਆਂ ਥੋੜ੍ਹਾ ਘੱਟ ਜਾਂਦੀਆਂ ਨੇ ਔਰ 'ਚ ਤਾਂ

ਉਹਦੇ 'ਚ ਤੁਹਾਨੂੰ ਹਰੇਕ ਤਰ੍ਹਾਂ ਦਾ rose ਮਿਲੇਗਾ ਹਾਲੇ ਹਰੇਕ colour ਦਾ ਬਹੁਤ ਵਧੀਆ ਮਤਲਬ ਇਵੇਂ ਦਾ ਕੋਈ colour ਨੀ ਹੈਗਾ ਜਿਹੜਾ ਨਾ ਹੋਵੇ ਉਹਦੇ 'ਚ rose festival ਲੱਗਦਾ ਹੈ ਉੱਥੇ ਸਾਲ 'ਚ ਫਰਵਰੀ 'ਚ ਲੱਗਦਾ ਹੈ ਉਹ ਮਤਲਬ ਉੱਥੇ ਬਹੁਤ ਸਾਰੇ competitions ਵੀ ਹੁੰਦੇ dance competition, singing competition ਉਸਦੇ ਵਿੱਚ ਸਾਰਾ ਕੁਛ ਦਿਖਾਉਂਦੇ ਨੇ ਤੇ ਸਾਰੇ ਤਰ੍ਹਾਂ ਦੇ flowers ਦਿਖਾਉਂਦੇ ਨੇ ਉੱਥੇ ਫਿਰ ਲੋਕ ਜਾਂਦੇ ਨੇ rose festival 'ਚ ਮੈਂ ਵੀ ਗਈ ਹਾਂ ਦੋ ਤਿੰਨ ਵਾਰ ਗਈ ਹਾਂ, ਵਧੀਆ ਹੁੰਦਾ ਹੈ ਉੱਥੇ rose festival 'ਚ ਉਹ ਬਹੁਤ ਜ਼ਿਆਦਾ ਵਧੀਆ ਹੈ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 ਮਤਲਬ ਚੰਡੀਗੜ੍ਹ 'ਚ ਬਹੁਤ facilities ਨੇ ਮਤਲਬ bore ਨੀ ਹੁੰਦਾ ਬੰਦਾ ਤੇ ਇੱਥੇ ਇੱਕ hospital hospitals ਵੀ ਬਹੁਤ famous ਨੇ ਅਹ ਤਿੰਨ Hospital ਜ਼ਿਆਦਾ ਵਧੀਆ ਨੇ ਅਹ thirty ਅਮ thirty two ਔਰ sixty hospital PGI ਤਾਂ ਮਤਲਬ ਸਭ ਤੋਂ ਵਧੀਆ hospital ਹੈ ਉੱਥੇ ਤਾਂ ਹਰੇਕ ਤਰ੍ਹਾਂ ਦੇ Patient ਦੇਖੇ ਜਾਂਦੇ ਨੇ ਮਤਲਬ ਹਰੇਕ ਤਰ੍ਹਾਂ ਦਾ treatment ਹੁੰਦਾ ਹੈ ਕੋਈ ਵੀ ਉੱਥੇ ਕੋਈ ਵੀ ਬਿਮਾਰੀ ਠੀਕ ਹੋ ਜਾਂਦੀ ਹੈ ਸਾਰੇ ਵਧੀਆ doctor ਨੇ ਉੱਥੇ ਮਤਲਬ ਔਰ ਉੱਥੇ ਮਤਲਬ ਜਿਵੇਂ ਦੂਰੋਂ ਆਉਣ ਤੋਂ ਬਹੁਤ ਦੂਰੋਂ ਦੂਰੋਂ ਆਉਂਦੇ ਹੈ ਸਟੇਟਾਂ ਤੋਂ ਅਹ another ਸਟੇਟਾਂ ਤੋਂ ਜਿਵੇਂ ਜੰਮੂ ਤੋਂ ਹਰਿਆਣਾ ਤੋਂ ਹਨਾ ਉਤਰਾਖੰਡ ਇਹ ਸਾਰੇ ਮਤਲਬ ਉੱਥੇ ਜਾਂਦੇ ਹੈ ਜਾਂ ਦਿੱਲੀ 'ਚ ਜਾਂਦੇ ਨੇ ਲੋਕੀ ਜਾਂ ਫਿਰ ਇੱਥੇ PGI 'ਚ ਆਉਂਦੇ ਨੇ ਉੱਥੇ ਬਹੁਤ ਭੀੜ ਹੁੰਦੀ ਹੈ ਦੁਨੀਆ ਦੀ ਪਰ ਇੱਥੇ ਮਤਲਬ ਪੰਜਾਬ 'ਚ ਲੰਗਰ ਵੀ ਲਗਾਉਂਦੇ ਨੇ ਜਿਹੜੇ ਦੂਰ ਤੋਂ ਆਉਂਦੇ ਨੇ ਉਹਨਾਂ ਦੇ ਰਹਿਣ ਲਈ ਵੀ ਉੱਥੇ ਮਤਲਬ ਉਹ ਕੀਤਾ ਜਾਂਦਾ ਹੈ ਬੰਦੋਬਸ਼ਤ thank you so much

ਸਾਸਰੀਕਾਲ ਦੀ ਕੀ ਹਾਲ ਆਯ ਸਾਸਰੀਕਾ ਜੀ ਹਾਂਜੀ ਵਾਦਿਯ ਟੀਮੇ ਵਾਦਿਯ ਤੁਸੀਂ ਦਸੋ ਕਿਦਾਂ ਠੀਕ ਹੋ ਹਨ ਜੀ ਸਬ ਵਾਦੇਯਾ ਹੋਰ ਕੀ ਕਰ ਦੇਣ ਪਾਏਂ ਸੇ ਬਾਸ ਹੁਣ holidays ਹੋ ਰਾਖਿਯਾਂ ਨੇ ਬਾਸ ਦੋ ਤਿਨ ਦਿਨ ਡਿਯਨ ਤੇ ਮੈਂ ਅਖ੍ਯਾ ਚਲੋ ਆਹ ਕਿਤੇ ਜਯਾ ਘੂਮ ਫਿਰ ਆਇਯੇ plan ਬਣਾ ਰਹੀ ਸੀ ਮੈਂ ਅਖ੍ਯਾ ਚਲ ਤਾਵਾਡੇ ਨਾਲ discuss ਕਰਿਯੇ ਭਾਈ ਕਿਥੇ ਚਲਿਯ ਆਹ ਹਾਂਜੀ ਏਇਕ ਮੈਂ ਵੀ ਵੇਖ੍ਯਾ ਆਯ ਗੋਆ ਵੀ ਬੋਹਤ ਵਾਦਿਯ ਆਯ ਨਾਲੀ ਤਾਣੁ ਨੇਰੇ ਆਯ ਨੂ ਵੀ ਨੀਰੇ ਹੇਗਾ ਆਯ ਹਨ ਹਨ ਹਨ ਹਾਂ ਨਾਲੀ ਵਾਦਿਯ ਠੰਡਾ ਅਹ ਆਯ ਗਾ ਨਾ ਨੈਨੀਤਾਲ ਹਾਂਜੀ ਧਰਮਸ਼ਾਲਾ ਵੀਕੇੰਡ ਤੇ ਸਬ ਤੋਂ ਵਾਦਿਯ ਮਨੀ ਜਾਂਦੇ ਆਯ ਇਹ ਨਾਲੇ ਕਾਸੋਲੀ ਵੀ ਹੇਗਾ ਓਧਰ ਕਾਸੂਲੀ ਬੋਹਤ ਮੇਨੂ ਅਲਗ ਜੇਯ ਈ ਲਗਦਾ ਹਮ ਵੇਖੋ ਤੇ ਹਨ ਹਨ ਹਾਂਜੀ ਹਾਂਜੀ ਬਿਲਕੁਲ ਭਾਰਤ ਦੇ ਵਿਚ ਤਾਂ ਕਈ ਨੇ ਜਿਵੇਂ ਮੇਹ੍ਨ੍ਗਾਯ ਦੇਸ਼ ਵੀ ਮਨੀ ਜਾਂਦੇ ਆਯ ਸ਼ੇਹਰ ਮਨੀ ਜਾਂਦੇ ਆਯ ਜਿਦਾਂ ਕੇ ਬੋਮ੍ਬੇ ਹੋ ਗਯਾ ਬੋਮ੍ਬੇ ਸਬ ਤੋਂ ਮੇਹ੍ਨ੍ਗਾ ਬੰਗ੍ਲੋਰੇ ਬੰਗ੍ਲੋਰੇ ਹੋ ਗਯਾ ਹਯ੍ਦੇਰਾਬਾਦ ਕਾਫੀ ਏਥੇ ਖਰਚਾ ਬੋਹਤ ਜਿਆਦਾ ਹੋ ਜਾਂਦਾ ਕ੍ਯੂ ਕੇ ਹੋਤੇਲ੍ਸ ਵੇਗਿਰਾ ਵੀ ਬੋਹਤ ਮਹਂਗੇ ਮਿਲਦੇ ਆ ਏਥੇ ਨਾ ਹਾਨਾ ਹੋਟਲ ਫੇਰ ਓਧਰ ਦ ਖਾਨਾ ਪੀਨਾ ਹਮਮ ਬਿਲਕੁਲ ਤੇ shopping ਵੇਆਯ ਓਥੋਂ ਸਸਤੀ ਹੁੰਦੀ ਪਰ ਤੁਹਾਨੂ ਰਹਾਇਸ਼ ਤੇ travel ਦੇ ਵਿਚ ਤਾਦਾ ਜਿਆਦਾ ਖਰਚਾ ਹੋ ਜਾਂਦਾ ਜਿਆਦਾ ਖਰਚਾ ਹੋ ਜਾਂਦਾ ਹਾਂਜੀ

ਤੇ ਵੇਸੇ ਬੋਮਾਬ੍ਯ ਨੂ ਕੇਹ੍ਨ੍ਡੇ ਆਯ ਸੁਪ੍ਨ੍ਯਾਂ ਦਾ ਸ਼ੇਹਰ ਕੇਹਾ ਜਾਂਦਾ ਆਯ ਨਾ ਬੋਹਤ ਲੋਗ ਜਾਂਦੇ ਆ ਜਿਦਾਂ ਓਥੇ ਹੇਰੋ ਬਣਨ ਦੇ ਲੈ ਪਰ ਈਯ ਕੇ ਮੇਹ੍ਨ੍ਗਾ ਬੋਹਤ ਜਿਆਦਾ ਆਯ ਹਾਂਜੀ ਹਨ ਤੇ ਏਥੇ ਮਤਲਬ ਜੇਰੀ ਏਥੇ living city ranking ਦੇ ਵਿਚ ਬੋਮ੍ਬੇ ਨੂ ਸਬ ਤੋਂ ਮੇਹ੍ਨ੍ਗਾ ਸ਼ੇਹਰ ਮਾਨ੍ਯ ਗਯਾ ਵਾ ਦੋ ਹਜ਼ਾਰ ਬੀ ਦੇ ਵਿਚ living city ਦੇ ਲੈ ਹਾਂ ਤੇ ਜੇਰੀ ranking ਹੋਈ ਆ ਪਰ ਏਸ ਤੋਂ ਵਾਦਿਯ ਆਪਾਂ ਕਿਤੇ ਨਜਦੀਕ ਜਯਾ ਯਾ ਚੋਟੀ ਕੀਤੀ ਚਲੇ ਜਯਾ ਜਿਥੇ ਆਪਾਂ ਘੂਮਨਾ ਹੋਵੇ ਹਾਨਾ ਤੇ ਊ ਅਪਨੇ ਲੈ ਵਾਦਿਯ ਰਹੀ ਗਾ ਅਲਗ ਅਲਗ ਛੋਟੇ ਛੋਟੇ ਹਾਂ ਅਲੀ ਬਾਘ ਹੋ ਗਯਾ ਰੇ ਗਢ਼ ਪਹਰ ਗੰਜ ਹਾਂ ਪੁਣੇ ਹਨ ਹਨ ਕੁਲਾਂ ਮਹਾਬ੍ਲੇਸ਼ ਵਾਰ ਏਡਰ ਮਤਲਬ ਕਤ ਬੁਦ੍ਗੇਤ ਚ ਵੀ ਸਾਡੇ ਕੋਲੋਂ ਵਾਦਿਯ ਘੁਮ੍ਯਾ ਜਾਣਾ ਆਯ ਬਿਲਕੁਲ ਬਿਲਕੁਲ ਹਨ ਜਲਦੀ ਵੀ ਮਤਲਬ ਜਿਦਾਂ ਕੇ ਤੀਨ ਦਿਨ ਕੇ ਤੀਨ ਦਿਨ ਦਾ ਹੋਆਯ ਤੇ ਤਾਣੁ ਨਜਦੀਕ ਈ ਰਹੀ ਗਾ ਹਾਂਜੀ ਹਾਂਜੀ ਤੇ ਜਿਦਾਂ ਕੇ ਜਾਨ flight ਚ ਯਾਂ ਟ੍ਰੈਨ ਚ ਯਾਨ ਬੁਸ ਚ ਜਿਦਾਂ ਤੁਸੀਂ ਸਫ਼ਰ ਕਰਦੇ train ਚ ਹਾਂਜੀ ਹਾਂਜੀ train ਚ ਜਿਆਦਾ best ਰਹੰਦਾ ਆਯ ਕ੍ਯੂ ਕੇ ਓਦੇ ਚ ਆਹ suffocatin ਨਾਈ ਹੁੰਦੀ ਜਿਵੇਂ ਹਨ ਗਦੀ ਚ ਜਿਯੇ ਹਾਂ comfortable ਤੁਸੀਂ ਜਾ ਸਕਦੇ ਊ ਟ੍ਰੈਨ ਦੇ ਵਿਚ ਹੈਨਾ ਹਾਂਜੀ ਬਚੀਆਂ ਦੇ ਨਾਲ ਜਾ ਸਕਦੇ ਊ ਤੇ ਤਨੁ ਮਤਲਬ ਕਹ ਲੋ ਤਾਂ ਜੇਰਿਯਾਂ ਜ਼ਰੁਰਤ ਮੰਦ ਚੀਜ਼ਾਂ ਵੀ ਥੁਅਨੁ ਟ੍ਰੈਨ ਦੇ ਵਿਚ ਕਈ ਮਿਲ ਜਾਨ੍ਦਿਯਾ ਜਿਦਾਂ train ਵੇਗਿਰਾ ਵੀ ਹੋਣ ਹਾਨਾ ਹਾਂਜੀ blanket ਮਿਲ ਜਾਂਦੇ ਆ extra bedsheet ਮਿਲ ਜਾਂਦੀ ਆਯ ਜੇ ਤੁਸੀਂ reservation ਕਰਵਾ ਕੇ ਜਾਂਦੇ ਹਾਂਜੀ ਖਾਨਾ ਮਤਲਬ breakfast dinner lunch ਸਬ ਮਿਲ ਜਾਂਦਾ ਤੀਨੋ ਟੀਮੇ ਤੁਸੀਂ ਖਾਨਾ ਖਾ ਸਕਦੇ ਊ ਹਾਂਜੀ ਤੇ ਸਬ ਤੋਂ ਸਸਤਾ ਜੇਰਾ ਆਯ ਆ ਅਪਨੇ ਦੇਸ਼ ਦੀ ਯਾਤਰਾ ਜੇਰੀ ਆ ਊ ਕੇਹ੍ਨ੍ਡੇ ਆ ਜਿਦਾਂ ਇੰਦੋਨੇਸਿਆ ਨੈਪਾਲ ਹੋ ਗਯਾ ਆਯ ਸਬ ਤੋਂ ਸਸਤੇ ਪੈਂਡੇ ਜਾਂਦੇ ਆ ਹੈ ਵੀ ਏਨੇ ਮਤਲਬ famous ਨਾਈ ਆ ਕਿਸੇ ਚੀਜ਼ ਦਾ ਲੈ ਮਤਲਬ ਅਗਰ ਵੇਖ੍ਯਾ ਜੇ ਪਰ ਈਯ ਸਸਤੇ ਪੈਂਡੇ ਆਯ ਨੈਪਾਲ ਵੀ ਆ ਨੈਪਾਲ ਦੇ ਵਿਚ ਅਗਰ ਤੁਸੀਂ ਘੁਮ ਕੇ ਆਓ ਸਸਤੇ ਵੀ ਤਾਂ ਕ੍ਯੂ ਕੇ ਜਿਆਦਾ ਲੋਕੀ ਏਤ੍ਹੂੰ ਜਾਂਦੇ ਨਾਈ ਹੇਗੇ ਹਾਂਜੀ ਹਾਂਜੀ ਹਾਂ ਕਰ ਕੀ ਕਿਯਾਨ ਨੂ ਤਾਂ ਆਯ ਪਤਾ ਵੀ ਨਾਈ ਹੇਗਾ ਕੇ ਆਯ ਸਸਤਾ ਵੀ ਹੇਗਾ ਆਯ

ਏਥੇ ਜਿਆਦਾ ਤਾਰ ਖੇਰਲ ਦੇ ਵਿਚ ਵੀਨਸ ਆ ਖੇਰਲ ਹਾਂਜੀ ਖੇਰਲ ਬੋਹਤ ਵਾਦਿਯ ਹੈ ਨਾ ਓਤੇ ਜਿਦਾਂ ਹਰ੍ਯਾਲੀ ਬੋਹਤ ਦੇਖਣ ਨੂ ਮਿਲੇ ਗੀ ਤਾਣੁ ਗੋਆ ਖੇਰਲ ਤਮਿਲ ਨਾਡੁ ਮਤਲਬ ਬਹਿਰ ਦੀ ਕਿਸੇ ਵੀ ਸੀੜੇ ਕਿਸੇ ਵੀ ਸ਼ੇਹਰ ਚਲੇ ਜਿਯੇ ਮਤਲਬ ਓਧਰ weather ਬੋਹਤ ਵਾਦਿਯ ਹੁੰਦਾ ਆਯ ਹਾਂਜੀ photos ਖੇਚਨ ਲੈ ਹੋਰ ਚੀਜ਼ਾਂ ਵੇਖਣ ਲੈ ਵਖਰੀ ਵਾਖ੍ਰਿਯਾਂ ਤੁਸੀਂ ਅਗਰ ਮਤਲਬ purpose ਆਪਣਾ ਵੀ ਘੂਮਨਾ ਅਗਰ ਘੁਮਾਣ ਦੇ ਲੈ ਅਗਰ ਬੋਹਤ ਜਿਆਦਾ ਠੰਡ ਵੀ ਹੋਈ ਤੇ ਬਾਰਿਸ਼ ਹੋਈ ਤੇ ਜਿਦਾਂ ਮੋਸਮ ਤੁਸੀਂ ਘੁਮ ਨਾਈ ਸਕੋ ਗੇ ਪਰ ਈਯ ਜਾਗੇ ਹਾਲੀ ਸ੍ਤਾਤੇਸ ਨਾਈ ਆਯ ਚੋਟਿਯ ਚੋਤਿਯਾਂ

ਤੇ ਓਸ ਤੋਂ ਬਾਅਦ ਜਿਦਾਂ ਕੇ ਨੈਪਾਲ ਹੇਗਾ ਵਾ lonely planet ਅਹ ਜੇਰੇ ਕੇ ਆ ਦੋ ਹਜ਼ਾਰ ਟੀ ਦੇ ਜੇਰੇ ਘੁਮਾਣ ਲੈ ਹਾਂਜੀ ਆਯ ਪੁਰਾਨੀ ਹੇਗੇ ਨੇ ਤੇ ਓਸ ਤੋਂ ਬਾਅਦ ਫਿਲਿਪਿਨੇਸ ਹੋਗਯਾ ਇੰਦੋਨੇਸਿਆ ਲੁੰਸ ਆਯ ਸਾਰੇ ਸਸਤੇ ਨੇ ਤੇ ਭੂਤਾਂ ਜਿਵੇਂ ਭੂਤਾਂ ਨੈਪਾਲ ਹਾਂਜੀ ਜੇਰਾ ਕੇ ਮਤਲਬ ਕੇ ਪਾਸ਼੍ਚ੍ਮੀ ਬੰਗਾਲ ਜੇਰਾ ਭਾਰਤ ਸਾਕਤ ਤੋਂ ਸਕਤਾ ਰਾਜ ਹੇਗਾ ਆਯ ਹਾਂਜੀ ਤੇ ਤੇ ਪਾਸ਼੍ਚ੍ਮੀ ਬਗਲ ਆਯ ਵਿਚ ਵੀ ਮਤਲਬ ਓਥੇ buildings ਬੋਹਤ ਸੋਹ੍ਨਿਯਾਂ ਆਨੀ west ਜਿਨੋਂ ਆਪਾਂ ਕਹਨੀ ਆਂ ਬੋਹਤ ਵਾਦਿਯ buildings ਨੇ ਓਥੇ buildings ਹਾਂਜੀ ਰਹਾਇਸ਼ ਵਲੋਂ ਤੁਸੀਂ ਓਥੇ ਮਤਲਬ ਘੂਮਨਾ ਚਾਹੋ ਤੇ ਪੁਰਾਨੀ ਇਤਿਹਾਸਿਕ ਤੁਹਾਨੂ ਮਿਲ ਜਾਂ ਗਿਯਾਂ ਅਮਰਤਾਂ ਦੇਖਣ ਵਾਸਤੇ ਜ਼ਾਯਦਾ ਹਾਂਜੀ ਹਾਂ ਤੇ ਜੇ ਤੁਸੀਂ ਮਤਲਬ ਕੇ ਵੇਸੇ ਕਲਾ ਜਿਆਦਾ ਕਹ ਲੋ ਕੋਈ ਪਹਰਿਯਾਂ ਤੇ hill station ਸ੍ਤਾਤਿਓਂ ਨਾਈ ਦੇਖਨੇ ਬੁਇਲ੍ਦਿਨ੍ਗ੍ਸ ਦੇਖਣਾ ਚਹੁ ਤਾਂ ਤੁਸੀਂ ਵੇਸ੍ਟ ਬੰਗਾਲ ਜਾ ਸਕਦੇ ਊ ਹਾਨਾ ਤੇ ਏਥੇ ਮਤਲਬ ਆਯ ਆ ਕੀ ਤੁਸੀਂ ਕਾਲੇ ਕਾਲੇ ਵੀ ਘੁਮ ਕੇ ਆ ਸਕਦੇ ਊ ਜੇ ਆਨਾ ਹੋਆਯ ਜੇ ਤਾੜੇ ਨਾਲ ਕੋਈ ਨਾਈ ਜਾ ਰਯ ਤੁਸੀਂ ਕਾਲੇ ਵੀ ਓਥੇ ਜਾ ਕੇ ਆ ਸਕਦੇ ਊ ਓਰ ਅਗਰ family ਦੇ ਨਾਲ ਤੁਸੀਂ ਜਾਂ ਦਾ ਕਿਤੇ ਤਾਵਾਦਾ trip ਬਣ ਰਯ ਆਯ ਤਾਂ ਊ ਮੇਰੀ ਖਯਾਲ ਨਾਲ ਏਡ੍ਰ ਮੈਂ ਕੇਰਲ ਵੇਗਿਰਾ ਤਮਿਲ ਨਾਡੁ ਆਯ ਸ਼ਿਮਲਾ ਮਨਾਲੀ ਓਧਰ ਦੀਦੀ ਸਾਨੂ ਵਖਰੀ ਆਖਰੀ ਚੀਜ਼ਾਂ ਦੇਖਣ ਨੂ ਮਿਲਣ ਗਿਯਾੰ ਖਾਂ ਨੂ ਵੀ ਵਖਰੀ ਚੀਜ਼ਾਂ ਹਨ ਸ਼ਿਮਲਾ

ਤੇ ਓਸ ਤੋਂ ਬਾਅਦ ਹਾਂਜੀ ਧਰਮਸ਼ਾਲਾ ਆਯ ਆ ਓਥੇ ਵੀ ਤੁਸੀਂ ਪਹਰਿਯਾਂ ਤੇ ਝਰਨੇ ਝੀਲ ਝਰਨੇ ਬੋਹਤ ਜਿਆਦਾ ਨੇ ਓਥੇ ਤੁਸੀਂ ਓਨਾਂ ਨੂ ਵੀ ਦੇਖ ਸਕਦੇ ਊ ਤੇ ਏਇਕ ਗਲ ਤਾਵਾਦ੍ਯਾ ਮਨ ਨੂ ਸ਼ਾਂਤੀ ਮਿਲੇ ਗੀ ਓਥੇ ਜਾ ਕੇ ਸ਼ਾਂਤੀ ਮਿਲੁ ਗੀ ਓਥੇ ਜਾ ਕੇ ਹੈ ਨਾ ਜਦੋਂ ਬੰਦਾ ਆਪਣੀ ਫੈਸਲਾ ਚੋ ਨਿਕਲ ਕੇ ਜਾਂਦਾ ਓਥੇ ਤਾਂ ਓਹਨਾਂ ਨੂ ਬੋਹਤ ਵਾਦਿਯ ਮਤਲਬ ਫੀਲ ਹੁੰਦਾ ਓਥੇ ਜਾ ਕੇ ਤੇ boating ਵੇਗਿਰਾ ਵੀ ਕਰਨੀ ਹੋਈ ਤਾਂ ਓਥੇ ਚੋਟੀ ਚੋਟੀ ਝੀਲ ਬਨਿਯਾਂ ਹੋਈਯਾਂ ਨੇ ਤੇ ਬਾਕ਼ੀ ਜੇਰੀ ਓਥੇ ਦੇ ਹੋਤੇਲ੍ਸ ਨੇ ਊ ਬਾਰੇ ਸੁੰਦਰ ਲਗਦੇ ਆ ਪਹਰਿਯਾਂ ਦੇ ਅਗੇ ਬਨੀ ਹੋਆਯ ਹਾਨਾ ਹਾਂਜੀ ਫੇਰ ਓਧਰ ਈ weather ਬੋਹਤ ਸੋਹਨਾ ਲਗਦਾ ਆਯ ਫੇਰ ਤਾਂ ਬੋਹਤ ਸੋਹਨਾ ਲਗਦਾ ਆਯ ਬੋਹਤ ਵਾਦਿਯ ਲਗਦਾ ਆਯ ਸੁਭਾ ਤਾਂ ਟੀ ਸ਼ਾਮ ਨੂ ਵੀ ਜਿਦਾਂ ਧੁਪ ਆਂਦੀ ਆਯ ਜਦੋਂ ਦੋਪਹਰ ਨੂ ਤਾਂ ਬਰਫ ਨਾ ਏਦਾਂ ਲਗਦੀ ਆਯ ਜਿਦਾਂ ਹੀਰੇ ਚਮਕ ਰਹੀ ਹੁੰਦੇ ਆ ਬਰਫ ਤੇ ਉਪਰ ਹੀਰੇ ਚਮਕ ਰਹੀ ਹਾਂਜੀ ਤੇ ਬੋਹਤ ਸੋਹਨੀ ਲਗਦੀ ਬਰਫ ਪੈਂਦੀ ਤੇ ਬਾਕ਼ੀ ਜਿਦਾਂ ਲਦਾਖ ਹੇਗਾ ਲਦਾਖ ਵੀ ਬੋਹਤ ਵਾਦਿਯ ਜਗਾ ਹੈਨਾ

ਤੇ ਗ੍ਰੋਉਪ ਬਣਾ ਕੇ college ਚੋਣ ਬੀਕੇ ਤੇ ਜਾਂਦੇ ਨੇ bikes ਤੇ ਹਾਂਜੀ ਓਥੇ ਜਾ ਕੇ ਤਾਂ maggie ਬਣਾ ਕੇ ਖਾਂ ਦਾ ਬਾਰਾ ਮਜ਼ਾ ਆਉਂਦਾ ਪਹਾਰਾਂ ਚ ਪਹਾਰਾਂ ਤੋਂ ਜਿਆਦਾ maggie ਹਾਂਜੀ ਹਾਂ maggie ਬਾਨ ਕੇ ਖਾਈ same taste ਹੁੰਦਾ ਬੁਤ ਓਧਰ ਜੇ ਕੇ ਵਖਰੀ ਹੋ ਜਾਂਦੀ ਆਯ meggie ਹਨ ਹਨ ਹਨ ਬਿਲਕੁਲ ਬਿਲਕੁਲ ਬਾਗ੍ਲੋਰੇ ਦੇ ਵਿਚ ਵੀ ਜਿਦਾਂ ਕਾਫੀ ਸਾਰਾ ਅਗਰ ਤੁਸੀਂ ਦਿਨ ਦਾ ਬੰਗ੍ਲੋਰੇ ਦਾ trip ਬਨਾਨੀ ਊ ਆਂ ਕੇ ਮਤਲਬ ਪੰਦਰਾਂ ਜਗਾ ਹੈ ਅਲਗ ਅਲਗ ਕੇ ਜਿਥੇ ਤੁਸੀਂ ਮਤਲਬ ਘੁਮ ਸਕਦੇ ਊ ਲਾਲ ਬਾਘ ਹੋਗਯਾ ਬੰਗ੍ਲੋਰੇ ਡੀ ਵਿਚ ਪਾਰਕ ਹੋ ਗਯਾ ਰਾਮਬਾ ਸ਼ੰਕਰ ਹੋਗਯਾ ਹਾਨਾ ਤੇ ਓਥੇ ਕਾਫੀ ਸਾਰੇ shopping streets ਦੀ ਵੀ ਮਾਰਕੇਟ ਆਯ ਆਪਾਂ ਤਾਂ shopping ਈ ਕਰਨੀ ਹੁੰਦੀ ਆ ਤੇ ਆਪਾਂ ਨੂ shopping street ਮਿਲ ਜੇ ਤਾਂ ਏਸ ਤੋਂ ਵਾਦ ਹੋਰ ਕੀ ਹੋ ਸਕਦਾ ਹੈ ਨਾ ਹਾਂਜੀ ਤੇ ਜੇਸੇਲ੍ਮੀਰ ਵੀ ਵਾਦਿਯ ਜਸ ਤਰਹ ਓਢੇ ਪੁਰ ਜਾਸਾਲ੍ਮੀਰ ਰਾਝਾਸ੍ਥਨ ਚ ਹਾਂਜੀ ਊ ਜੇਰਾ ਏਇਕ ਹੈ ਵੀ ਬਾਹਰ ਦੀ ਕੋਉਂਟ੍ਰੀ ਚ ਲੇ ਲੋ ਆਯ ਏਇਕ ਦੁਬਈ ਮੈਕ੍ਸਿਕੋ ਥਾਈਲੈੰਡ ਮਾਲਾਯ੍ਸਿਆ ਮਾਲਾਯ੍ਸਿਆ ਵੀ ਬੋਹਤ ਸਸਤਾ ਹੇਗਾ ਆਯ ਜਿਆਦਾ ਖਰਚਾ ਨਾਈ ਮਤਲਬ ਨਾਲੀ ਓਦਾ safety ਵੀ ਹੇਗੀ ਏਥੇ ਨਾਲੀ ਓਥੋਂ ਦੀ ਕੈਨੇਡਾ ਵਿਚ ਆਪਾਂ ਨਾਈ ਜੇ ਕੇ ਮਤਲਬ ਬਹਿਰ ਘੁਮ ਸਕਦੇ ਬਿਲਕੁਲ ਬਿਲਕੁਲ ਇਧਰ ਆਯ ਕੇ ਹਾਂਜੀ ਹਾਂਜੀ ਇਧਰ ਆਯ ਕੇ ਲੇ ਕੇ ਸ਼੍ਰੁਕ੍ਸ਼ਿਤ ਘੁਮ ਸਕਦੇ ਆਂ ਹਾਂਜੀ ਹਾਂਜੀ ਬਿਲਕੁਲ ਤੇ ਨਾਲੇ ਅਪਨੇ ਬੁਦ੍ਗੇਤ ਤੇ ਵ ਘੁਮ ਸਕਦੇ ਆਂ ਹਾਂ ਬਿਲਕੁਲ ਬੋਹਤ ਸਿੰਗਾਪੋਰੇ ਹੈ ਵੀ ਮਾਲਾਯ੍ਸਿਆ ਬੋਹਤ ਸੋਹਨੀ ਜਗਾ ਆਯ ਮੈਂ ਦੇਖੀ ਹਾਂਜੀ ਬੋਹਤ ਜਿਆਦਾ ਵਾਦਿਯ ਮਤਲਬ fun cities ਵੇਗਿਰਾ ਤੇ ਪੁਰਤਗਾਲ ਹਾਂਜੀ ਹਾਂ ਪੁਰਤਗਾਲ ਵੀ ਹਾਂਜੀ ਪੁਰਤਗਾਲ ਹਮਮ ਤੇ slides ਵੇਗਿਰਾ ਵੀ ਵਾਦਿਯ ਜਿਦਾਂ ਬਚੀਆਂ ਨੇ ਜਾਣਾ ਹੋਆਯ ਤਾਂ slides ਲੈ ਜਿਆਦਾ ਬਚੀਆਂ ਨੇ ਹਾਂਜੀ water games ਖੇਲ੍ਡੀ ਨੇ ਜਿਆਦਾ ਤੇ ਊ ਬੋਹਤ ਜਿਆਦਾ ਦੇਖਣ ਨੂ ਮਿਲ੍ਦਿਯਾਂ ਨੇ ਓਥੇ ਹਾਂਜੀ ਤੇ ਹੋਰ ਦੁਬਈ ਡੀ ਵਿਚ ਵੀ ਹੈ ਦੁਬਈ ਚ ਜਿਦਾਂ ਬੁਰਜ ਖਲੀਫਾ ਹੋ ਗਯਾ ਆਪਾਂ ਊ ਜੇਰਾ ਓਨਾਂ ਕੋ ਬੁਦ੍ਗੇਤ ਵੀ ਨਾਈ ਹੁੰਦਾ ਜਿਦਾਂ ਤੁਸੀਂ ਤੀਨ ਚਾਰ ਦਿਨ ਲੈ ਜਾਨੀ ਤੇ ਤਾਦਾ ਬੁਦ੍ਗੇਤ ਨਾਈ ਪੋਰ ਆਯ ਗਾ ਓਡੀ ਵਿਚ ਤੇ ਤੁਸੀਂ ਲੋਕਲ ਈ ਅਗਰ ਇੰਡੀਆ ਦੀ ਗਲ ਕਰਿਯਾ ਆਪਾਂ ਇੰਡੀਆ ਦੇ ਵਿਚ ਕਾਫੀ ਹੈ ਮੈਂ ਰਾਝਾਸ੍ਥਨ ਵੀ ਆ ਸਕਦਾ ਆਯ ਰਾਝਾਸ੍ਥਨ ਵੀ ਹਾਂਜੀ ਰਾਜਸਥਾਨ ਚ ਕਿਲੇ ਬੋਹਤ ਪੁਰਾਨੀ ਹੇਗੇ ਨੇ ਬੋਹਤ ਹਾਂ ਹਾਂ ਜਿਵੇਂ ਕੇ ਓਦਰ ਦੀ ਮਤਲਬ shootings ਵੀ ਰਾਝ੍ਸ੍ਥਨ ਕਾਫੀ ਹੁੰਦਿਯਾਂ ਨੇ ਹਾਂਜੀ ਹਾਂਜੀ shootings ਬੋਹਤ ਹੁੰਦਿਯਾਂ ਨੇ ਬੋਮ੍ਬੇ ਚ ਤਾਂ ਹੁੰਦਿਯਾਂ ਹੁੰਦਿਯਾਂ ਲੇਕਿਨ shooting ਓਧਰ ਵੀ locations ਬੋਹਤ ਵਾਦਿਯ ਨੇ ਨਾ locations ਵੀ ਹਾਂਜੀ ਪੁਰਾਨੀ ਕਿਲੇ ਵੇਗਿਰਾ ਮੇਹਲ ਨੇ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 ਮਤਲਬ ਸਾਡੇ near by ਦੇ ਹਨ ਹਨ ਹਨ ਹਾਂਜੀ ਬਿਲਕੁਲ ਬਿਲਕੁਲ ਤੇ ਚਲੋ ਆਪਾਂ ਤਾਂ ਆਪ ਬ੍ਨੈਯਾਯ ਹਨ ਦੋ ਤੀਨ ਜਗਾ ਮੈਂ decide ਕਰ ਲਿਯ ਆ ਦੇਖ ਲੇ ਕ ਕਿਥੇ ਦਾ ਬੰਦਾ ਆਯ ਹਾਂਜੀ ਹੈ ਨਾ ਰਾਜਿਸਥਾਨ ਹੇਗਾ ਗੁਜਰਾਤ ਹੋ ਗਯਾ ਅਗਰ ਵੀ ਵਾਦਿਯ ਹੇਗਾ ਆਯ ਏਇਕ ਅਗਰ ਹਾਂ ਅਗਰ ਵੀ ਊ ਵੀ ਬੋਹਤ ਸੋਹਨਾ ਹਾਂ ਹਾਂਜੀ ਅਗਰ ਦਾ ਤਾਜ ਮੇਹਲ ਆ ਨਾ ਤਾਜ ਮਹਲ ਹਾਂਜੀ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 ਹਾਂਜੀ ਜਿਦਾਂ ਅਸੀਂ ਹੁਣ ਪੰਜਾਬ ਨੂ ਪੋਰੀ ਤਰਹ ਜਨੁ ਆਂ ਤੇ ਸਾਨੂ ਬਾਹਰ ਵਾਲਿਯਾਂ ਚੀਜ਼ਾਂ ਦਾ ਨਾਈ ਪਤਾ ਕੇਰੀ ਚੀਜ਼ ਕਿਥੋਂ ਦੀ ਆ ਹਾਂਜੀ ਹਾਂਜੀ ਤੇ ਊ explore ਕਰ੍ਨਿ ਜ਼ਰੁਰ ਚੀ ਦੀ ਆ ਸਾਨੂ ਹਾਂਜੀ ਹਾਂਜੀ ਆਪਾਂ ਕੀ ਫੇਰ ਕਰਦੇ ਆਂ explore ਚਲਦੇ ਆਂ ਕਿਥੇ ਹਾਨਾ ਹਾਂਜੀ ਠੀਕ ਆਯ ਜੀ ਠੀਕ ਆਯ ਹਾਂਜੀ okay okay ਦੀ ਠੀਕ ਹੈ ਮੇਰਾ ਹਾਲਾਂਕਿ ਤੁਸੀਂ ਸ਼ਬਦ ਦੇ ਪਿੱਛੇ ਜਾਓ ਜਾਂਦਾ ਜਾ ਕੇ ਉਹ ਜੇ ਅਸੀਂ ਸਾਡੇ ਮਨ ਪੈਂਦਾ ਵੀ ਆਹ ਇਉਂ ਪੰਜਾਬੀ 'ਚ ਹੋ ਨੀ ਸਕਦਾ ਤੇ ਉਹਦੇ 'ਚ ਅੜਿਕੇ ਆਇਆ ਉਹ ਮਨ ਕਰਕੇ ਹੈ। ਪਰ ਉਹ ਓਨਾ ਚਿਰ ਟੁੱਟਦਾ ਨੀ ਜਿੰਨਾ ਸਾਡੇ ਮਨ ਨੂੰ ਇਹ ਲੱਗਦਾ ਨੀ ਹੈ ਮੰਨ ਲਓ ਤੁਹਾਡੇ ਚੋਂ ਕਿੰਨੇ ਬੰਦਿਆਂ ਨੇ ਸੋਚਿਆ ਹੋਊਗਾ ਕਿ ਇੱਕ ਦਿਨ ਦੁਨੀਆਂ 'ਚ ਸਾਰੇ ਕਿਤੇ ਪੰਜਾਬੀ ਚੱਲੇਗੀ ਸੱਚੋ ਸੱਚੀ ਸੋਚਿਓ ਤੁਹਾਡੇ ਚੋਂ ਕਿੰਨੇ ਬੰਦਿਆਂ ਨੇ ਸੋਚਿਆ ਹੈ ਤੁਹਾਨੂੰ ਲੱਗਦਾ ਹੋਵੇ ਕਿ ਦੁਨੀਆਂ 'ਚ ਇੱਕ ਦਿਨ ਪੰਜਾਬੀ ਚੱਲੇਗੀ ਸੋਚਿਆ ਕਿਸੇ ਨੇ।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 ਸਾਨੂੰ ਲੱਗਦਾ ਅੰਗਰੇਜ਼ੀ ਚੱਲਦੀ ਹੈ ਲੱਗਦਾ ਚੱਲਦੀ ਹੈ ਇਹ ਲੱਗਦਾ ਹੈ ਕਿ ਦੁਨੀਆਂ ਸਭ ਤੋਂ ਵੱਧ ਵਰਤੋਂ ਇਹੀ ਆਉਂਦੀ ਹੈ ਆਈਂ ਲੱਗਦਾ, ਨਹੀਂ ਲੱਗਦਾ ਆਪਾਂ ਨੂੰ ਝੂਠ ਆ ਨਹੀਂ ਹੈ ਏਦਾਂ। ਕੁੱਝ ਗੱਲਾਂ ਅਸੀਂ ਸ਼ਬਦਾਂ ਰਾਹੀਂ ਹੀ ਸਿੱਖ ਲੈਂਦੇ ਹਾਂ ਜਾਣਕਾਰੀ ਸਿੱਖ ਜਾਂਦੇ ਹਾਂ ਪਰ ਅਸਲ 'ਚ ਉਹ ਓਦਾਂ ਹੁੰਦੀਆਂ ਨੀ ਹੈ ਜਿਵੇਂ ਪਹਿਲਾਂ ਕਿਹਾ ਵੀ ਅਸੀਂ ਜਹਾਨ ਸਾਜਦੇ ਹਾਂ ਤਾਂ ਜਹਾਨ ਸਾਡੀ ਵਿਰਾਸਤ ਵਿੱਚ ਸਾਡੇ ਨਾਲ ਜਿੰਨੀਆਂ ਬੋਲੀਆਂ ਦਾ ਜੁੜਿਆ ਹੋਇਆ ਹੈ ਉਹਨਾਂ ਸਾਰੀਆਂ ਰਾਹੀਂ ਇੱਕ ਦੁਨੀਆਂ ਸਾਜੀ ਜਾ ਰਹੀ ਹੈ ਤੇ ਸਾਡੇ ਮਨ ਤੇ ਜਿਹੜੀ ਬੋਲੀ ਵਧੀਆ ਇਉਂ ਨੀ ਕਿ ਮਾਂ ਬੋਲੀ ਕਿਹੜੀ

ਹੁਣ ਸਾਡੇ ਬੰਦੇ ਤੁਸੀ ਦੇਖਿਆ ਹੁਣ ਖ਼ਾਸ ਕਰ ਜਿਹੜੇ ਸਿੱਖ ਬੰਦੇ ਕਹਾਉਂਦੇ ਆ ਆਪਦੇ ਆਪ ਨੂੰ ਉਹ ਬਹੁਤ ਜ਼ੋਰ ਲਾਉਂਦੇ ਨੇ ਸਿੱਖ ਰਹਿਣ ਇਸ ਗੱਲ ਲਈ ਮਸ਼ਹੂਰ ਹੈ ਕਿ ਉਹ ਸਿੱਖੀ ਦਾ ਮਾਹੌਲ ਆ ਮੈਂ ਰਹਿ ਕੇ ਦੇਖਿਆ ਉੱਥੇ ਮਾਂ ਬਾਪ ਜਾਂਦੇ ਹੈ ਬੰਦਿਆਂ ਦੇ ਐਨ ਲਿਸ਼ਕਦਾ ਹੁੰਦਾ ਮੂੰਹ ਪਾਏ ਹੁੰਦੇ ਆ ਨਾ ਤੇ ਜਵਾਕ ਲਾਇਆ ਹੈ ਇਹ ਸੋਚ ਕੇ ਵੀ ਉਹ ਸਿੱਖ ਰਹੇਗਾ

ਉਹ ਤਾਂ ਪਹਿਲਾਂ rhyme ਤੇ poem ਸਿੱਖ ਰਿਹਾ। ਉਹਦੇ ਮਨ ਤੇ ਵਿਰਾਸਤ ਨਹੀਂ ਆ ਰਹੀ ਕਿਉਂਕਿ ਅਸੀਂ ਮਨ ਲਿਆ ਕਿ ਸਾਡੇ ਜਿਉਣ ਲਈ ਸਿੱਖਣ ਲਈ ਅੰਗਰੇਜ਼ੀ ਹੈ ਜਾਂ ਉਹਦਾ ਬਦਲਵਾਂ ਰੂਪ ਹਿੰਦੀ ਹੈ ਤੁਸੀਂ ਦੇਖਿਆ ਹੋਣਾ ਕਿ ਜਦੋਂ ਸਾਡੀ ਅੰਗਰੇਜੀ ਮੁੱਕ ਜਾਏ ਅਸੀਂ ਹਿੰਦੀ ਤੇ ਆ ਜਾਂਦੇ ਹਾਂ ਕਿਸੇ ਨਾਲ ਵੀ ਜਾਂ ਜਿੰਨਾਂ ਸਕੂਲਾਂ ਦੇ ਵਿੱਚ ਅੰਗਰੇਜੀ ਪੜ੍ਹਾਈ ਜਾਂਦੀ ਹੈ ਜਾਂ ਅੰਗਰੇਜ਼ੀ ਉਹਦਾ ਪੜ੍ਹਾਈ ਦਾ medium ਰੱਖਿਆ ਹੋਇਆ ਉਹਨਾਂ ਨੇ ਉੱਥੇ ਜਦੋਂ ਉਹਨਾਂ ਟੀਚਰਾਂ ਅੰਗਰੇਜੀ ਮੁਕਦੀ ਹੈ ਹਿੰਦੀ ਉੱਥੇ ਜੇ ਪੰਜਾਬੀ ਨਹੀਂ ਆਉਂਦੀ ਹਾਲਾਂਕਿ ਦੁਨੀਆਂ ਭਰ 'ਚ ਇਹ ਗੱਲ ਬੜੀ ਵਾਰ ਪਿੱਛਲੇ ਘੱਟੋ ਘੱਟ ਵੀ ਪੰਜਾਹ ਸਾਲਾਂ 'ਚ ਚੱਲ ਗਈ ਹੈ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 ਤਾਂ ਉਹ ਮਾਂ ਬੋਲੀ ਰਾਹੀਂ ਨਹੀਂ ਹੈ ਔਰ ਇਹਦਾ ਮੁੱਲ ਅੱਗੇ ਵੀ ਕਿੰਨਾ ਹੋਊਗਾ, ਇਹ ਕੋਈ ਹੁਣ ਪੱਕਾ ਅੰਦਾਜ਼ਾ ਤਾਂ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਤੁਸੀਂ ਸਾਰੇ ਜਿਹੜੇ ਬੈਠੇ ਹੋ ਉਹ ਪੰਜ ਸੱਤ ਗੱਲਾਂ ਵੇਖ ਲਇਓ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

ਅੰਗਾਂ ਤੇ ਰੰਗਾਂ ਦੇ ਨਾਂ ਆਉਂਦੇ ਸੀ ਜਿਹੜੇ ਵੀਹ ਕੁ ਦੇ ਨੇੜੇ ਸੀਗੇ, ਉਹ ਸਰੀਰ ਦੇ ਅੰਗਾਂ ਦੇ ਨਾਂ ਆਪਣੀ ਬੋਲੀ 'ਚ ਲੈਣ ਤੋਂ ਅਸਮਰਥ ਸੀਗੇ ਤੇ ਇਹ ਤਜਰਬਾ ਮੈਂ ਬੜੀ ਵਾਰ ਕੀਤਾ ਹੈ ਪੰਜਾਬ 'ਚ ਕਿ ਕਿਸੇ ਵੀ ਜਿਹੜਾ ਵੀਹ ਕੁ ਸਾਲ ਦਾ ਮੁੰਡਾ ਕੁੜੀ ਆ ਉਹਨੂੰ ਕੁਛ ਵੀ ਸਰੀਰ ਦੇ ਅੰਗਾਂ ਦੇ ਨਾਂ ਲੈ ਦਓ ਪੰਜਾਬੀ 'ਚ, ਉਹ ਉਦੋਂ ਹੀ ਅੜ ਜਾਂਦਾ ਪੂਰੇ ਨਹੀਂ ਹੁੰਦੇ ਤੇ ਅਸੀਂ ਪੰਜਾਬੀ ਦੀ ਚਿੰਤਾ ਜਿੰਨੀ ਕਰਨੀ ਚਾਹੁੰਦੇ ਹਾਂ ਸਰਕਾਰਾਂ ਕੀ ਕਰਨਗੀਆਂ ਵੱਡੇ ਕੰਮ ਕੀ ਹੋਣਗੇ ਉਹ ਵੱਖਰੀ ਗੱਲ ਹੈ ਇਹਦੇ ਤੋਂ ਪਹਿਲਾਂ ਇਕੱਲੇ ਇਕੱਲੇ ਬੰਦੇ ਦਾ ਨਿੱਜੀ ਰੂਪ ਸਾਡਾ ਕੰਮ ਕੀ ਹੈ ਉਹ ਇਹ ਹੈ ਕਿ ਅਸੀਂ ਜੋ ਸ਼ਬਦ ਜਾਣਦੇ ਵੀ ਹਾਂ ਉਹਨਾਂ ਨੂੰ ਵਰਤ ਨੀ ਰਹੇ ਦੂਜਾ ਜਿਹੜੇ ਸਾਡੇ ਖ਼ਜ਼ਾਨੇ 'ਚ ਸਨ ਅਸੀਂ ਉਹਨਾਂ ਨੂੰ ਵਰਤ ਨੀ ਰਹੇ, ਉਹਨਾਂ ਦੀ ਥਾਂ ਹੋਰ ਲੈ ਕੇ ਆ ਰਹੇ ਹਾਂ,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

ਠੀਕ ਹੈ ਨਾ ਮੈਂ ਮਾਲਵੇ ਜਿਹੜੇ ਹਾਲਾਤ ਮੈਂ ਇਹ ਗੱਲ ਵੇਖਦਾਂ ਕਿ ਮਾਲਵੇ ਦਾ ਇਲਾਕਾ ਵੱਧ ਬਿੰਦੀਆਂ ਲਾਉਂਦਾ ਹੈ ਉਹ ਚਾਹੀਦੇ ਨੂੰ ਬਿਨਾਂ ਗੱਲ ਤੋਂ ਹੀ ਚਾਹੀਂਦਾ ਕਹਿੰਦਾ

ਜਿਹੜੀ ਤਾਕਤ ਹੈ ਉਹ ਉਚਾਰਨ ਨਾਲ ਕਿਉਂ ਜੁੜਦੀ ਹੈ, ਕੋਈ ਬੋਲੀ ਆਪਣੇ ਆਪ 'ਚ ਇਕੱਲੀ ਕੁਛ ਨੀ ਹੁੰਦੀ ਉਹਦੇ ਨਾਲ ਬਹੁਤ ਕੁਛ ਜੁੜਿਆ ਹੁੰਦਾ ਹੈ ਖ਼ਾਸ ਕਰਕੇ ਇੱਕ ਮੈਂ ਕਿਤਾਬ ਦਾ ਜ਼ਿਕਰ ਵਾਰ ਵਾਰ ਕਰਦਾਂ ਕਿ ਦੋ ਬੀਬੀਆਂ ਨੇ ਕਿਤਾਬ ਲਿਖੀ ਦੋ ਭਾਗਾਂ 'ਚ ਉਹਨਾਂ ਨੇ ਬੋਲੀ ਨੂੰ ਲੈ ਸਾਰੀਆਂ ਦਰਾਂ ਨੂੰ ਜੋੜਿਆ ਵੀ ਬੋਲੀ ਤੇ ਪਛਾਣ, ਬੋਲੀ ਤੇ ਰਾਜਨੀਤੀ, ਬੋਲੀ ਤੇ ਵਾਪਾਰ, ਬੋਲੀ ਤੇ ਇਲਾਜ਼ ਬੋਲੀ ਤੇ ਸਭਿਆਚਾਰ, ਬੋਲੀ ਤੇ ਮੰਨੋਰੰਜਨ ਸਾਰੀਆਂ ਚੀਜ਼ਾਂ ਗਿਣੀਆਂ ਉਹਨਾਂ ਨੇ ਤੇ ਤੁਸੀਂ ਇਹ ਤੁਸੀਂ ਪੜ੍ਹਕੇ ਦੇਖਿਓ ਗੱਲ ਨੂੰ ਕਿ ਜਿਹੜਾ ਤੁਹਾਡੇ ਨਾਲੋਂ ਵੱਡਾ ਹੈ ਤੁਸੀਂ ਉਹਦੇ ਕੋਲ ਜਦੋਂ ਜਾਂਦੇ ਹੋ ਮੰਨ ਲਓ ਤੁਸੀਂ ਉਹ ਤੋਂ ਗੱਲ ਪੁੱਛਣੀ ਹੈ ਕੋਈ ਅਸੀਂ ਕਹਿੰਦੇ ਹਾਂ ਵੀ sir ਇੱਕ ਗੱਲ ਕਰਨੀ ਸੀ। ਕਿ ਜਿਹੜੀ ਗੱਲ ਹਜੇ ਹੋਣੀ ਹੈ ਅਸੀਂ ਪਹਿਲਾਂ ਸੀ ਲਾ ਰੱਖਿਆ,

ਵੀ ਧਰਨੇ ਵਾਲੇ ਜਿਹੜੇ ਬੰਦੇ ਬੋਲਦੇ ਆ ਹਰ ਥਾਂ ਤੇ ਹਨਾ ਵੀ ਅਸੀਂ ਸਰਕਾਰ ਨੂੰ ਦੱਸਣਾ ਚਾਹਾਂਗੇ ਹਾਲਾਂਕਿ ਦੱਸ ਰਹੇ ਹੁੰਦੇ ਨੇ ਦੱਸਣਾ ਚਾਹਾਂਗਾ ਸੱਤਾ ਬੋਲੀ ਨਾਲ ਕਿਵੇਂ ਜੁੜਦੀ ਹੈ ਇਸ ਹਿਸਾਬ ਨਾਲ ਤੁਸੀਂ ਦੇਖੋ ਜਿਹੜੇ ਬੰਦੇ ਪਿੰਡਾਂ ਚੋਂ ਆਉਂਦੇ ਆ ਖ਼ਾਸ ਕਰਕੇ ਉਹ ਜਾਣਦੇ ਹੋਣ ਗੱਲ ਨੂੰ, ਵੀ ਪਿੰਡਾਂ 'ਚ ਛੋਟੇੇ ਬੱਚੇ ਨੂੰ ਜਿੰਨੇ ਵੀ ਚਾਚੇ ਮਾਮੇ ਦਾਦੇ ਨੇ ਉਹ ਬੱਚੇ ਨੂੰ ਡਰਾਉਂਦੇ ਕਿੱਦਾਂ ਨੇ ਭਾਰੀ ਆਵਾਜ਼ ਨਾਲ ਉਏ ਉਰੇ ਆ ਕਿਉਂ ਇਹ ਲਹਿਜ਼ਾ ਸੱਤਾ ਦਾ ਪ੍ਰਤੀਕ ਆ, ਹੁਣ ਤੁਸੀਂ ਦੇਖੋ ਕਿ ਨਾਟਕਾਂ 'ਚ ਇੱਕ ਆਮ ਕਰਕੇ ਪਾਤਰ ਅਮਲੀ ਹੁੰਦਾ ਠੇਠ ਪੰਜਾਬੀ ਨਾਟਕ ਜਿਵੇਂ ਤਾਂ ਜਿਹੜਾ ਅਮਲੀ ਬੰਦਾ ਹੈ ਉਹ ਬੋਲਦਾ ਕਿੱਦਾਂ ਹੈ ਉਹ ਨੱਕ 'ਚ ਬੋਲਦਾ ਉਏ ਹੋਣ ਕੀ ਹਾਣ ਆ ਤਾਂ ਇਹ ਗੱਲ ਵੇਖਣ ਵਾਲੀ ਹੈ ਕਿ ਸੱਤਾਹੀਣ ਬੰਦਾ ਜਿਹੜਾ ਜਿਹੜਾ ਕੰਮਜ਼ੋਰ ਔਰ ਦੱਬਿਆ ਹੋਇਆ ਹੈ ਉਹਦੀ ਆਵਾਜ਼ ਜਿਹੜਾ ਪੰਜਾਬੀ ਦਾ ਮੁਹਾਵਰਾ ਹੈ ਕਿ ਗ਼ਰੀਬ ਗੁੰਗੇ ਹੁੰਦੇ ਹੈ ਗ਼ਰੀਬ ਗੁੰਗੇ ਹੁੰਦੇ ਆ ਤਾਂ ਤੁਸੀਂ ਵੀ ਦੇਖੋ ਕਿ ਅਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਸਾਡਾ ਜਿਹੜਾ ਸਾਰਾ ਹੀ ਹਾਵ ਭਾਵ ਹੈ ਉਹ ਸ਼ਬਦਾਂ 'ਚ ਕਿੱਦਾਂ ਪ੍ਰਗਟ ਹੁੰਦਾ ਹੈ ਇਕੱਲਾ ਇਉਂ ਹੀ ਨੀ ਕਿ ਜ਼ੁਬਾਨ ਥਥਲਾਉਂਦੀ ਹੈ ਜੇ ਅਸੀਂ ਦੂਜੇ ਤੋਂ ਆਪਣੇ ਆਪ ਨੂੰ ਤਕੜਾ ਸਮਝਦੇ ਹਾਂ ਤਾਂ ਸਾਡੇ ਸ਼ਬਦ ਵੀ ਬਦਲਦੇ ਨੇ ਸਾਡਾ ਉਚਾਰਨ ਵੀ ਬਦਲਦਾ ਹੈ ਜੇ ਅਸੀਂ ਕੰਮਜ਼ੋਰ ਸਮ~ ਸਮਝਦੇ ਹਾਂ ਆਪਦੇ ਆਪ ਨੂੰ ਤਾਂ ਸਾਡਾ ਉਚਾਰਨ ਵੀ ਬਦਲਦਾ ਹੈ ਵੀ ਇਹ ਹਰ ਥਾਂ ਕਹਿਣਾ ਕਿ ਚੰਗਾ ਭਲਾ ਚੀਨ ਦਾ ਅੱਜ ਕੱਲ੍ਹ ਚਾਈਨਾ ਹੋ ਗਿਆ ਇਹ ਜਿਹੀ ਕੀ ਗੱਲ ਹੋਈ ਅੰਗਰੇਜੀ ਦੇ ਇੱਥੇ ਆਉਣ ਤੋਂ ਹੀ ਪਹਿਲਾਂ ਸਾਡੇ ਲੋਕ ਚੀਨ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਕਹਿੰਦੇ ਸੀ ਨਾ ਫਿਰ ਕਿਹਨੇ ਸਾਨੂੰ ਕਿਹਾ ਆ ਕੇ ਵੀ ਭਾਈ ਜੇ ਚੀਨ ਕਿਹਾ ਜ਼ੁਰਮਾਨਾ ਲੱਗ ਜਾਊ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

ਹੁਣ ਇਹ ਜਿਹੜਾ ਜਹਾਨ ਹੈ ਦੁਨੀਆਂ ਸਾਰੀ ਅਸੀਂ ਵੇਖਦੇ ਹਾਂ ਉਹ ਕਿਸੇ ਨੇ ਸਾਜਣੀ ਹੈ ਜੇ ਤੁਸੀਂ ਉਹ ਨਹੀਂ ਸਾਜ ਰਹੇ ਤਾਂ ਕੋਈ ਹੋਰ ਸਾਜ ਰਿਹਾ ਉਹਨੂੰ ਜੋ ਜਿੰਨਾ ਗਿਆਨ ਪੈਦਾ ਹੋ ਰਿਹਾ ਇਕੱਲਾ ਆਈਂ ਨੀ ਪੈਦਾ ਹੋ ਰਿਹਾ ਉਹ ਇੱਕ ਤਾਕਤ ਪੈਦਾ ਹੋ ਰਹੀ ਹੈ ਕਿਸੇ ਦੇ ਹੱਥ 'ਚ ਹੋਏਗੀ ਜਿਹੜੇ ਬੰਦੇ ਸਿਰਫ਼ ਬੋਲੀ ਦੇ ਉੱਤੇ ਕੰਮ ਕਰਦੇ ਪਤਾ ਹੈ ਕਿਉਂਕਿ ਉਹਨੇ ਸਚਾਈ ਦੀ